ਜਵਾਨ ਲੋਕਾਂ ਨੂੰ ਜਵਾਨਾਂ ਨੂੰ ਮੁੰਡਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਰੋਲ model ਮੰਨਕੇ ਚੱਲਣ ਆਪਣਾ

ਵਗ਼ੈਰਾ article ਮੈਂ ਵੀ ਨਵਾਂ ਕੋਈ read ਕਰਦੀ ਹਾਂ

ਅਹ ਮੈਡਮ ਜੀ ਤੁਹਾਡੀ ਅਵਾਜ ਨਹੀਂ ਆਂਦੀ ਪਈ ਹੈ ਦੁਬਾਰਾ ਬੋਲੋਂਗੇ ਊ ਜੀ ਮੇਰੇ network ਵਿਚ ਨਾ ਦਿੱਕਤ ਹੋ ਰਹੀ ਸੀ ਮੈਂ ਕਹਿ ਰਿਹਾ ਸੀ ਜੀ ਕਿ ਇਹ ਜਿਹੜੀ network ਦੀ ਦਿੱਕਤ ਆ ਰਹੀ ਏ ਇਹ ਕਦੋਂ ਤਕ ਦੂਰ ਹੋਏਗੀ ਥੋੜ੍ਹਾ ਦੇਖੋਂਗੇ

ਇਹ ਜੀ ਮੈਂ phone ਤਾਂ ਜੀ ਆਪਣਾ ਓਹੀ ਰੱਖਿਆ ਜੀ ਜਗਾਹ ਵੀ ਓਹੀ ਆ ਫੇਰ ਨੀ ਮੈਨੂੰ ਪਤਾ ਇਹ ਕਿਉਂ ਹੋਈ ਜਾਂਦਾ ਨੀ ਓਦੇ ਵਾਰੇ ਨੀ ਮੈਨੂੰ ਓਟ ਓਦੇ ਵਾਰੇ ਮੈਨੂੰ ਨਹੀਂ ਪਤਾ ਜੀ

ਹਾਂਜੀ ਹਾਂਜੀ ਮੈਂ ਇਹ ਕਹਿ ਰਿਹਾ ਸੀ ਜੀ ਕਿ ਜਿਹੜੇ ਤੁਹਾਡੇ ਆ ਰਹੇ ਨੇ ਨੇ network ਜੀ ਆ ਬੀ ਉਹ ਤੁਸੀਂ ਆਪਣੇ ਆਪ ਠੀਕ ਕਾਰਾ ਦਾਓਂਗੇ ਆ ਤੁਸੀਂ ਮੈਨੂੰ IDProof ਚਾਹੀਦੇ ਤੁਸੀਂ ਮੈਨੂੰ ਦੱਸ ਦੋ ਨਾ ਉਹ ਜੀ ਮੈਂ ਦਸਦਾ ਤੁਹਾਨੂੰ ਓਹਨਾ ਨੇ ਮੈਨੂੰ ਕਿਹਾ ਸੀ ਕਿ ਅਧਾਰ card ਦੇਣਾ ਪਾਊਗਾ ਅਧਾਰ card ਫੇਰ ਮੈਂ ਦੇ ਤਾ ਤਾ ਜੀ ਤੇ ਉਸ ਤੋਂ ਬਾਅਦ ਬਸ ਫੇਰ ਚਲਾਂਦਾ ਰਿਹਾ ਜੀ ਹਾਂਜੀ ਮੈਂ ਕਿਹਾ ਜੀ ਮੈਂ ਅਧਾਰ card ਦਿੱਤਾ ਤਾ ਜੀ ਤੇ ਹੁਣ ਉਹ ਅਧਾਰ card ਦਾ ਬਾਕੀ ਤਾ ਜੀ ਮੈਨੂੰ ਤਾ ਨੀ ਪਰ ਅਧਾਰ card ਤਾ ਮੈਂ ਦਿੱਤਾ ਤਾ ਓਨਾ ਪਤਾ ਜੀ ਮੈਨੂੰ ਅਹ ਸ਼ੁਭ ਨਾਮ ਜੀ ਮੇਰਾ ਸਮੀਰ ਆ ਜੀ

ਹਾਂਜੀ ਹਾਂਜੀ ਸਮੀਰ ਹੀ ਹੈ ਜੀ ਤੁਸੀਂ ਸਮੀਰ ਹੀ ਲਿਖੋ ਹਾਂਜੀ ਹਾਂਜੀ ਲਿਖੋ ਤੁਸੀਂ ਸਮੀਰ ਮੇਰਾ ਤਾਂ ਜੀ ਸਮੀਰ ਆ ਇਹ ਅਧਾਰ card ਤੇ ਵੀ ਲਿਖਿਆ ਹੋਇਆ ਤੇ ਇਹ ਹਾਂਜੀ ਹਾਂਜੀ SAMEER

ਹਾਂ ਹਾਂ ਹਾਂ ਦਸਦਾ ਜੀ ਦਸਦਾ ਅਧਾਰ cardnumber ਹੈਗਾ ਜੀ ਆਪਣਾ ਪਛਾਂਵੇ ਅੱਸੀ

ਸੱਤ ਜੀ ਤਿੰਨ ਤਿੰਨ ਹਾਂਜੀ number ਤਾਂ ਖਤਮ ਹੋ ਗਿਆ ਜੀ ਤੁਸੀਂ pincode ਲਿਖ ਲੋ ਮੇਰੇ area ਦਾ pincode ਹੈਗਾ ਜੀ ਸਤਾਈ ਅਠਾਈ ਉੱਨਤੀ ਹਾਂਜੀ ਦੋ ਸੱਤ ਦੋ ਅੱਠ ਦੋ ਨੋ ਜੀ ਬਹੁਤ ਸਿੱਧਾ ਸਾਦਾ number ਆ ਜੀ ਕੋਈ ਵੀ ਲਿਖ ਸਕਦਾ ਆ

ਠੀਕ ਆ ਜੀ ਧੰਨਵਾਦ ਜੀ Hello ਹਾਂਜੀ ਆਧਿਆ ਜੀ ਸਤਿ ਸ੍ਰੀ ਅਕਾਲ Hello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

ਮੈਂ ਵੀ ਵਧੀਆ ਕਰਨਾ ਕੀ ਦੇਖਦੀ ਪਈ ਸੀ ਮੈਂ ਸੋਚਿਆ ਕਿ assignment ਬਣਾ ਲਵਾਂ ਅੱਜ

ਤੇ ਇਸੇ ਕਰਕੇ ਮੈਂ ਤੁਹਾਨੂੰ call ਕੀਤੀ ਵੀ ਹੈ ਰਾਸ਼ਟਰ ਪਿਤਾ ਮੋਹਨ ਦਾਸ ਕਰਮ~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

ਇਹਨਾਂ ਨੂੰ ਇਹਨਾਂ ਦਾ ਜਨਮ ਦੋ ਅਕਤੂਬਰ eighteen sixty-nine ਵਿੱਚ ਹੋਇਆ ਸੀ ਤੇ ਇਹਨਾਂ ਦੀ ਜਿਹੜੀ ਮੌਤ ਆ ਉਹ ਤੀਹ ਜਨਵਰੀ ਨੂੰ ਹੋਈ ਸੀ ਉੱਨੀ ਸੌ ਅੜਤਾਲੀ ਦੇ ਵਿੱਚ

ਤੇ ਭਾਰਤ ਦਾ ਜਿਹੜਾ ਅਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀ~

ਉਹ ਦਿੱਤਾ ਗਿਆ ਸੀ ਇਹਨਾਂ ਨੂੰ ਅਹ ਕਹਿ ਸਕਦੇ ਹਾਂ ਖਿਤਾਬ ਦਿੱਤਾ ਗਿਆ ਸੀ ਤੇ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਠੀਕ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨੇ ਇਹਨਾਂ ਨੂੰ ਸਾਰੇ ਲੋਕ ਜਿਵੇਂ ਕਿ ਚਾਹੇ ਜਵਾਨ ਹੋਣ ਬੱਚੇ ਹੋਣ ਹਨਾ ਸਾਰੇ ਇਹਨਾਂ ਨੂੰ ਬਾਪੂ ਹੀ ਕਹਿੰਦੇ ਸੀ ਗੁਜਰਾਤੀ ਭਾਸ਼ਾ ਦੇ ਵਿੱਚ ਪਿਤਾ ਦੇ ਲਈ ਵਰਤਿਆ ਜਾਂਦਾ ਸੀ ਇਹ ਸ਼ਬਦ ਬਾਪੂ

ਤੇ ਅਗਰ ਮੈਂ ਇਹਨਾਂ ਦੇ ਜਨਮ ਦੀ ਗੱਲ ਕਰਾਂ ਤਾਂ ਇਹਨਾਂ ਦਾ ਜਨਮ ਦੱਖਣੀ ਹੋਇਆ ਸੀ ਗੁਜਰਾਤ ਦੇ ਸੂਬੇ ਵਿੱਚ ਇੱਕ ਵਾਪਾਰੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਤੇ ਲੰਡਨ ਦੇ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਂਧੀ ਜੀ ਨੇ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਹੱਕਾਂ ਦੀ ਸੰਘਰਸ਼ ਲਈ ਲੜੇ ਸੀ ਇਹ ਦਾ ਪ੍ਰਯੋਗ ਕੀਤਾ ਸੀ ਇਹਨਾਂ ਨੇ ਹਾਂਜੀ

ਇਹਨਾਂ ਨੇ ਭਾਰੀ ਲਗਾਨ ਜਿਵੇਂ ਅਹ ਸ਼ੋਸ਼ਣ ਦੇ ਖਿਲਾਫ਼ ਕਿਸਾਨਾਂ ਦੇ ਮਜ਼~ ਤੇ ਮਜ਼ਦੂਰਾਂ ਦੇ ਖਿਲਾਫ਼ ਨਾ ਇਹਨਾਂ ਨੇ ਸੰਗਠਿਤ ਕਰਨਾ ਸ਼ੁਰੂ ਕੀਤਾ ਜਿਹੜੇ ਕਿਸਾਨ ਹੁੰਦੇ ਸੀ ਮਜ਼ਦੂਰ ਹੁੰਦੇ ਸੀ ਉਹਨਾਂ ਨੂੰ ਸੰਗਠਿਤ ਕਰਦੇ ਸੀ ਤਾਂ ਕਿ ਉਹਨਾਂ ਮਤਲਬ ਕਿ ਜੋ ਵੀ ਉਹਨਾਂ ਤੇ ਜ਼ੁਰਮ ਹੁੰਦੇ ਹੈ

ਕਿਉਂਕਿ ਇਹ ਭਾਰਤ ਦੀ ਆਜ਼ਾਦੀ ਚਾਹੁੰਦੇ ਸੀ ਨਾ ਸੌ ਇੱਕੀ ਦੇ ਵਿੱਚ ਭਾਰਤ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ

ਇਹਨਾਂ ਨੇ ਪੂਰੇ ਦੇਸ ਵਿੱਚ ਗ਼ਰੀਬੀ ਦੇ ਖਿਲਾਫ਼ ਔਰਤਾਂ ਦੇ ਹੱਕਾਂ ਲਈ। ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖਤਮ ਕਰਨ ਲਈ ਜੋ ਵੀ ਮਤਲਬ ਕਿ ਹੁੰਦਾ ਸੀ ਸਾਡੇ ਦੇਸ ਵਿੱਚ ਉਹ ਖਤਮ ਕਰਨ ਲਈ ਨਾ ਸਭ ਤੋਂ ਵੱਧ ਸਵਰਾਜ ਕੀਤਾ ਤੇ ਅਗਰ ਇਹ ਇਹਨਾਂ ਦੇ ਜੀਵਨ ਬਾਰੇ ਗੱਲ ਕਰਾਂ ਤੇ ਮੋਹਨ ਦਾਸ ਕਰਮਚੰਦ ਗਾਂ~ ਗਾਂਧੀ ਜੀ ਗੁਜਰਾਤ ਦੇ ਸੀ ਭਾਰਤ ਦੇ ਤੱਟੀ ਸ਼ਹਿਰ ਸੀਗੇ ਠੀਕ ਹੈ ਤੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੋ ਅਕਤੂਬਰ ਦਾ ਇਹਨਾਂ ਦਾ ਜਨਮ ਸੀ ਈਸਵੀ ਇਹਨਾਂ ਦੀ

ਅਠਾਰਾਂ ਸੌ ਉਣੱਤਰ ਦੀ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਕਰਮਚੰਦ ਗਾਂਧੀ ਉਹ ਵੀ ਹਿੰਦੂ ਦੇ ਸੀਗੇ

ਹਿੰਦੂ ਮੱਧ ਵਰਗ ਦੇ ਸੀਗੇ ਰਿਆਸਤ ਪੋਰਬੰਦਰ ਦੇ ਹੀ ਸੀਗੇ ਦਿਵਾਨ ਸੀ ਪਰੋਬੰਦਰ ਦੇ ਦੀਵਾਨ ਸਨ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

ਰੱਖਦੀ ਸੀ ਘਰ ਵਿੱਚ ਇਹਨਾਂ ਦੇ ਧਾਰਮਿਕ ਵਿਅਕਤੀਆਂ ਦਾ ਆਉਣਾ ਆਮ ਹੀ ਸੀ

ਕਰਮਚੰਦ ਦੀ ਚੌਥੀ ਬੀਵੀ ਸੀ ਉਹ ਕਰਮਚੰਦ ਦੀ ਚੌਥੀ ਬੀਵੀ ਸੀ

ਉਹਨਾਂ ਦੇ ਪਿਤਾ ਜੀ ਦੀ ਚੌਥੀ ਬੀਵੀ ਸੀ ਪੁਤਲੀ ਬਾਈ ਉਹਨਾਂ ਦੇ ਮਤਲਬ ਜੋ ਬੇਟੇ ਸੀ ਅਹ ਗਾਂਧੀ ਜੀ ਸੀ

ਤੇ ਮੈਂ ਸੁਣਿਆ ਸੀ ਵੀ ਅਠਾਰਾਂ ਸੌ ਤਰਿਆਸੀ ਦੇ ਵਿੱਚ ਜਦੋਂ ਮਤਲਬ ਉਹ ਤੇਰਾਂ ਵਰੇ ਦੇ ਸੀ ਤੇ ਉਹਨਾਂ ਦੀ ਮਤਲਬ ਉਹਨਾਂ ਦਾ ਵਿਆਹ ਹੋ ਗਿਆ ਸੀ ਅਹ ਚੌਦਾਂ ਸਾਲ ਦੀ ਇੱਕ ਕੁੜੀ ਕਸਤੁਰਬਾ ਦੇ ਨਾਲ ਤੇ ਇਸ ਬਾਰੇ ਮੈਨੂੰ ਦੱਸੋ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

ਤੇ ਫਿਰ ਉਹ ਰੀਤੀ ਵੀ ਸੀ ਨਾਬਾਲਗ ਦੁਲਹਨ ਨੂੰ ਪਤੀ ਤੋਂ ਅਲੱਗ ਆਪਣੇ ਮਾਂ ਬਾਪ ਦੇ ਘਰ ਜ਼ਿਆਦਾ ਵਕਤ ਤੱਕ ਰਹਿਣਾ ਪੈਂਦਾ ਸੀ ਹਾਂਜੀ ਤੇ ਇਸ ਸਾਰੇ ਝੰਜਟ ਵਿੱਚ ਉਸਦੇ school ਦਾ ਇੱਕ ਸਾਲ ਮਾਰਿਆ ਗਿਆ ਸੀ ਜਿਹੜੀ ਕੁੜੀ ਸੀ ਉਹਦਾ ਇੱਕ ਸਕੂ~ ਇੱਕ ਸਾਲ ਹੀ ਮਾਰਿਆ ਗਿਆ ਸੀ ਫਿਰ ਅਠਾਰਾਂ ਸੌ ਪਚਾਸੀ ਵਿੱਚ ਜਦੋਂ ਗਾਂਧੀ ਪੰਦਰਾਂ ਸਾਲ ਦੇ ਹੋਏ ਸੀ ਤਾਂ ਉਹਨਾਂ ਨੂੰ ਪਹਿਲੀ ਔਲਾਦ ਹੋਈ ਸੀ ਫਿਰ ਉਹ ਸਿਰਫ਼ ਕੁਛ ਦਿਨ ਹੀ ਜ਼ਿੰਦਾ ਰਹੀ ਇਸ ਅਹ ਇਸੇ ਸਾਲ ਦੀ ਸ਼ੁਰੂਆਤ ਵਿੱਚ ਗਾਂਧੀ ਜੀ ਦੇ ਪਿਤਾ ਕਮਰਚੰਦ ਦੀ ਵੀ ਮੌਤ ਹੋ ਗਈ ਸੀ ਫਿਰ ਬਾਅਦ ਵਿੱਚ ਮੋਹਨਦਾਸ ਅਤੇ ਕਸਤੁਰਬਾ ਦੇ ਚਾਰ ਬੇਟੇ ਹੋਏ ਸੀ ਨਾਮ ਸੀ ਹਰੀ ਲਾਲ ਸੀ, ਮੁਨੀ ਲਾਲ ਤੇ ਰਾਮ ਲਾਲ ਸੀਗੇ ਹਾਂਜੀ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੇ ਪੋਰਬੰਦਰ ਦੇ ਇੱਕ middle school ਦੇ ਵਿੱਚ ਰਾਜਕੋਟ ਦੇ high school ਦੋਵਾਂ ਵਿੱਚ ਦੀ ਪੜ੍ਹਾਈ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

ਹਾਂ ਉਸ ਬਾਰੇ ਮੈਨੂੰ ਦੱਸੋ ਵੀ ਉਹ University 'ਚ ਹਾਂਜੀ ਉਹਨਾਂ ਨੇ ਉਹਨਾਂ ਨੇ ਬਰਤਾਨੀਆ ਦੇ university college ਲੰਦਨ ਵਿੱਚ ਹਾਂਜੀ ਫਿਰ ਸ਼ਾਹੀ ਰਾਜਧਾਨੀ ਜਿਹੜੀ ਲੰਦਨ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ

ਕਿ ਸ਼ਰਾਬ ਔਰ ਕਾਮ ਨਹੀਂ ਕਰਨਗੇ ਉਹ ਅੰਗਰੇਜ਼ੀ ਰੀਤੀ ਮਤਲਬ ਨਹੀਂ ਅਪਨਾਉਣਗੇ ਹਾਂਜੀ ਹਾਂਜੀ

ਤੇ ਫਿਰ ਉਹਨਾਂ ਨੇ ਆਪਣਾ ਮਕਾਨ ਮਾਲਕਣ ਵੱਲੋਂ ਪੇਸ਼ ਗੋਸ਼ਤ ਮਿਲਿਆ ਭੋਜਨ ਨਹੀਂ ਕਰ ਸਕੇ ਹਾਂਜੀ ਫਿਰ ਉਹ ਭੁੱਖੇ ਹਾਂ ਮਤਲਬ ਕਿ ਉਹ ਫਿਰ ਸਾਕਾਹਾਰੀ ਹਨਾ,

ਮੰਨਦੇ ਸੀ ਤੇ ਈਸਾਈ ਧਰਮ ਦੋਵਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਗਏ ਪਹਿਲਾਂ ਮਤਲਬ ਉਹਨਾਂ ਨੂੰ ਬਹੁਤ ਦਿਲ~ ਦਿਲਚਸਪੀ ਹੁੰਦੀ ਸੀ ਬਹੁਤ ਜ਼ਿਆਦਾ ਫਿਰ ਜਦੋਂ ਗਾਂਧੀ ਨੂੰ ਪਹਿਲਾਂ ਧਰਮ ਵਿੱਚ ਖਾਸ ਦਿਲਚਸਪੀ ਨਹੀਂ ਸੀ ਫਿਰ ਹੁਣ ਉਹ ਲੈਣ ਲੱਗੇ ਤੇ ਹਿੰਦੂ ਧਰਮ ਇਸਾਈ ਧਰਮ ਦੋਹਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਗਏ ਫਿਰ ਹਾਂਜੀ ਹਾਂਜੀ ਹਾਂਜੀ

ਤੇ ਇੱਕ ਮੈਂ ਸੁਣਿਆ ਸੀ ਵੀ ਅਠਾਰਾਂ ਸੋ ਇਕਾਨਵੇਂ ਦੇ ਵਿੱਚ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਉਹ ਹਿੰਦੁਸਤਾਨ ਦੀ ਮਾਂ ਅਹ ਮਾਤਾ ਦੀ ਮੌਤ ਦਾ ਇਲਮ ਕੀਤਾ ਫਿਰ ਉਸ ਤੋਂ ਬਾਅਦ ਪਹਿਲਾਂ ਜਾਣ ਬੁੱਝ ਕੇ ਉਸਨੂੰ ਸੂਚਿਤ ਨਹੀਂ ਸੀ ਕੀਤਾ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ ਲੇਕਿੰਨ ਮੁੰਬਈ ਵਿੱਚ ਵਕਾਲਤ ਕਰਨ ਵਿੱਚ ਉਹਨਾਂ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਸੀ ਫਿਰ ਉਹਨਾਂ ਲਈ ਵਕਾਲਤ ਕਰਨਾ ਔਖਾ ਸੀ ਫਿਰ ਅਦਾਲਤ ਵਿੱਚ ਸ਼ਰਮਾ ਕਿਉਂਕਿ ਉਹਨਾਂ ਦਾ ਸੁਭਾਅ ਬਹੁਤ ਸ਼ਰਮੀਲਾ ਜਿਹਾ ਸੀਗਾ ਤੇ ਫਿਰ ਉਹ ਬੋਲਣਾ ਬਹੁਤ ਉਹਨਾਂ ਨੂੰ ਔਖਾ ਲੱਗਦਾ ਸੀ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

ਆਪਣੀ ਉਹਨਾਂ ਦੀ ਆਪ ਬੀਤੀ ਸੀ ਉਹਨਾਂ ਨੇ ਵਾਕਿਆ ਨੂੰ ਬਿਆਨ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

ਹਾਂਜੀ ਠੀਕ ਹੈ ਜਦੋਂ ਮਤਲਬ ਤੁਸੀਂ ਹੁਣੇ ਦੱਸਿਆ ਕਿ ਦ~ ਦੱਖਣੀ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

ਦਾ ਸਾਹਮਣਾ ਕਰਨਾ ਪਿਆ ਮਤਲਬ ਕਿ ਜਿਹੜੇ ਦੱਖਣ ਅਫ਼ਰੀਕਾ ਦੇ ਲੋਕ ਸੀ ਭਾਰਤੀਆਂ ਨਾਲ ਬਹੁਤ ਜ਼ਿਆਦਾ ਹੀ ਭੇਦਭਾਵ ਕਰਦੇ ਸੀ ਤੇ ਫਿਰ ਗਾਂਧੀ ਜੀ ਵੀ ਭਾਰਤੀ ਸੀ ਤੇ ਉਹਨਾਂ ਨਾਲ ਵੀ ਅਹ ਮਤਲਬ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ ਇਸ ਚੀਜ਼ ਦਾ ਫਿਰ ਉਹਨਾਂ ਤੋਂ ਬਕਾ~ ਬਕਾਇਦਾ ਟਿੱਕਟ ਹੋਣ ਦੇ ਬਾਵਜ਼ੂਦ ਵੀ ਪਹਿਲੀ ਸ਼੍ਰੇਣੀ ਦੇ ਡੱਬੇ ਵਿੱਚ ਸਫ਼ਰ ਕਰਦਿਆਂ train

ਹਾਂਜੀ ਤੇ ਫਿਰ ਪਾਇਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ ਇੱਕ ਯੂਰੋਪੀ ਮੁਸਾਫ਼ਿਰ ਦੇ ਅੰਦਰ ਆਉਣ ਲਈ ਉਸਨੂੰ ਮਾਰ ਕੁਟਾਈ ਵੀ, ਵੀ ਝੱਲਣੀ ਪਈ ਸੀ ਫਿਰ ਇਸ ਯਾਤਰਾ ਵਿੱਚ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕੀਤਾ ਫਿਰ ਹੋਟਲਾਂ ਜਦੋਂ ਹੋਟਲਾਂ ਉਹਨਾਂ ਦੀ ਵ~ ਵਰਜਿਤ ਕਰ ਦਿੱਤਾ ਗਿਆ ਸੀ ਜਿਹੜੇ hotel 'ਚ ਗਏ ਉਹਨਾਂ ਨੂੰ ਉਹ, ਉੱਥੋੋਂ ਬਾਹਰ ਕੱਢ ਦਿੱਤਾ ਗਿਆ ਬਹੁਤ ਸਾਰੀਆਂ ਘਟਨਾਵਾਂ ਸੀਗੀਆਂ ਜਦੋਂ ਅਦਾਲਤ ਦੇ ਜੱਜ ਨੇ ਗਾਂ~ ਗਾਂਧੀ ਜੀ ਨੂੰ ਪੱਗੜੀ ਉਤਾਰਨ ਲਈ ਆਦੇਸ਼ ਦਿੱਤਾ ਸੀ ਫਿਰ ਗਾਂਧੀ ਜੀ ਇਸ ਚੀਜ਼ ਲਈ ਨਹੀਂ ਮੰਨੇ ਸੀ। ਹਾਂਜੀ ਮਤਲਬ ਕਿ ਜੋ ਘਟਨਾਵਾਂ ਸੀ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਮੋੜ ਬਣ ਗਈਆਂ ਸੀ ਫਿਰ ਉਹਨਾਂ ਨੇ ਅਹ ਸਮਾਜਕ ਸ~ ਸਰਗਰਮੀ ਦੀ ਵਿ~ ਵਿਆਖਿਆ ਕਰਨ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

ਅੱਛਾ ਜੀ ਤੇ ਉਹਨਾਂ ਨੇ ਸਵਰਾਜ ਜੋ ਕਿ ਉੱਨੀ ਸੌ ਨੋਂ ਵਿੱਚ ਛਪੀ ਸੀ ਤੇ ਇਹ ਕਿਤਾਬ ਉੱਨੀ ਸੌ ਦਸ ਦੇ ਵਿੱਚ ਅੰਗਰੇਜ਼ੀ ਵਿੱਚ ਛਪੀ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

ਹਾਂਜੀ ਉਹ ਲਗਪਗ ਰੋਜ਼ ਵਿਅਕਤੀਆਂ ਅਤੇ ਅਖ਼ਬਾਰਾਂ ਨੂੰ ਚਿੱਠੀਆਂ ਲਿਖਦੇ ਸੀ।

ਦਿੱਤੀ ਹੈ ਤੇ ਮੇਰੀ assignment ਵੀ complete ਹੋ ਜਾਏਗੀ thank you so much ਬਾਅਦ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਤੋਂ ਇਹ ਸਮਾਜ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਣ ਅਤੇ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਦੇ ਯਤਨ ਸ਼ੁਰੂ ਹੋ ਗਏ, ਇਸ ਸਮੇਂ ਵਿੱਚ ਉੱਪਰ ਦੀਆਂ ਪ੍ਰਯੋਗਸ਼ਾਵਾਂ ਸਥਾਪਿਤ ਹੋਈਆਂ ਕਿਉਂਕਿ ਦੇਸ ਦੀ ਤੱਰਕੀ ਵਾਸਤੇ ਵਿਗਿਆਨਕ ਸੋਚ ਪੈਦਾ ਕਰਨੀ ਸੀ, ਦੇਸ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ ਉੱਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੋਰ ਤੋਂ ਗੁਜਰਾਲ science city ਸਥਾਪਿਤ ਕੀਤੀ ਗਈ ਜੋ ਬਹੱਤਰ ਏਕੜ ਜ਼ਮੀਨ ਵਿੱਚ ਸਥਿਤ ਹੈ science city ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਵੱਲੋਂ ਸਤਾਰਾਂ ਅਕਤੂਬਰ ਉੱਨੀ ਸੌ ਸਤਾਨਵੇਂ ਨੂੰ ਰੱਖਿਆ ਗਿਆ। ਉੱਨੀ ਮਾਰਚ ਦੋ ਹਜਾਰ ਪੰਜ ਨੂੰ ਇਹ ਆਮ ਲੋਕਾਂ ਲਈ ਖੋਲ ਦਿੱਤਾ ਗਿਆ, ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਜੀ ਸ੍ਰੀ ਮਤੀ ਤਾਂ ਗੁਜਰਾਲ ਦੇ ਨਾਂ ਤੋਂ ਰੱਖਿਆ ਗਿਆ science city ਵਿੱਚ ਸਭ ਤੋਂ ਪਹਿਲਾਂ ਸਾਡੀ ਨਜਰ ਇੱਕ ਗੋਲਬ ਦੇ ਆਕਾਰ ਵਾਲੇ theater ਉੱਤੇ ਪੈਂਦੀ ਹੈ, ਇਹ theater ਗੋਬਲ ਵੱਖ ਵੱਖ ਰੰਗਾਂ ਦੀਆਂ ਪੱਚੀ ਲੱਖ ਟਾਇਲਾਂ ਨਾਲ ਬਣਾਇਆ ਗਿਆ ਹੈ ਜਿਸ ਸਮੇਂ ਆਮ ਸਿਨੇਮਾ ਨਾਲੋਂ ਦਸ ਗੁਣਾ ਵੱਡੀ screen ਤੇ film ਦਿਖਾਈ ਜਾਂਦੀ ਹੈ। ਇਸ theater ਵਿੱਚ digital ਦਾ show ਦਿਖਾਇਆ ਜਾਂਦਾ ਹੈ। social ਦਾ ਮਾਡਲ ਵੀ ਇੱਥੇ ਖਿੱਚ ਦਾ ਕੇਂਦਰ ਹੈ science city ਦਾ flight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 ਪੈਮਾਨੀਆਂ ਤੋਂ ਭੁਚਾਲ ਦੇ ਝਟਕੇ ਕਿਵੇਂ ਮਹਿਸੂਸ ਕਰਦੇ ਹੋ ਅਤੇ ਭੁਚਾਲ ਆਉਣ ਤੋਂ ਕੀ ਕਰਨਾ ਚਾਹੀਦਾ ਹੈ ਇਹ ਸਭ ਕੁਝ show ਦੇ ਵਿੱਚ ਦਿਖਾਇਆ ਜਾਂਦਾ ਹੈ science city ਦਾ three D show special ਐਨਕਾਂ ਨਾਲ ਦੇਖਿਆ ਜਾਂਦਾ ਹੈ science city ਦਾ ਲੇਜ਼ਰ show ਵੀ ਪ੍ਰਸੰਸਾ ਯੋਗ ਹੈ ਲੇਜ਼ਰ ਦੀ ਖੋਜ engineer ਖੈ~ mobile ਨੇ ਸੰਨ ਉੱਨੀ ਸੌ ਸੱਤ ਵਿੱਚ ਕੀਤੀ। ਅੱਜ ਦੇ ਸਮੇਂ ਵਿੱਚ ਇਹ ਤਕਨੀਕ ਅੱਖਾਂ ਦੇ operation ਕੈਂਸਰ, ਥੈਰੋਪੀ ਤੇ ਚੀਰਾ ਰਹਿਤ opreation ਕਰਨ ਲਈ ਵਰਤੀ ਜਾਂਦੀ ਹੈ।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 ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵੱਖਰੀ ਕਿਸਮ ਦੀ gallery ਬਣਾਈ ਗਈ ਹੈ ਇਸ ਵਿੱਚ ਆਦਿ ਦੇ ਮਾਡਲ ਵੀ ਰੱਖੇ ਗਏ ਹਨ science city ਵਿੱਚ ਇੱਕ ਭਿਆਨਕ gallery ਵੀ ਹੈ, ਜਿੱਥੇ ਤਿੱਤਲੀਆਂ, ਬੁਲਬਲੀਆਂ ਤੇ ਪਰਛਾਵਿਆਂ ਦੇ ਆਰਥਿਕ ਪ੍ਰਦਰਸ਼ਨੀਆਂ ਦਿਖਾਈਆਂ ਜਾਂਦੀਆਂ ਹਨ, ਇਸ city ਵਿੱਚ ਤਿੰਨ ਏਕੜ ਖੇਤਰ ਵਿੱਚ ਊਰਜਾ park ਬਣਾਇਆ ਗਿਆ ਹੈ ਸਾਰੀ city ਵਿੱਚ

ਸੰਗੀਤਕ ਧੁਣ ਸੁਣਾਈ ਦੇਣ ਲੱਗਦੀ ਹੈ ਹਾਥੀ ਦੀ ਸੁੰਡ ਤੇ ਪਾਣੀ ਪਾਉਣ ਨਾਲ ਹਾਥੀ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ, ਜੋ ਕਿ ਇੱਕ ਅਦਭੁਤ ਨਜਾਰਾ ਹੈ।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 ਇਸ ਵਿੱਚ ਸਥਿਤ ਪ~ ਪ੍ਰਮਾਣੂ ਸ਼ਕਤੀ ਕੇਂਦਰ ਰਾਹੀਂ ਦੱਸਿਆ ਗਿਆ ਹੈ ਕਿ ਪ੍ਰਮਾਣੂ ਸ਼ਕਤੀ ਸਿਰਫ ਬੰਬ ਬਣਾਉਣ ਲਈ ਹੀ ਨਹੀਂ ਸਗੋਂ ਲੋਕ ਭਲਾਈ ਲਈ ਵੀ ਵਰਤੀ ਜਾਂਦੀ ਹੈ science city ਵਿੱਚ ਬਣੀ ਝੀਲ ਵਿੱਚ ਡਾਇਨਾਸੋਰ ਦੇ ਲੱਗਭਗ ਚਾਲੀਸ ਮਾਡਲਾਂ ਨੂੰ ਦਰਸਾਉਣ ਵਾਲਾ ਟਾਪੂ ਬਣਾਇਆ ਗਿਆ ਹੈ। ਇੱਥੇ ਜੰਗੀ ਹਥਿਆਰਾਂ ਨਾਲ ਸੰਬੰਧਿਤ ਇੱਕ gallery ਵੀ ਹੈ, ਜਿਸ ਵਿੱਚ ਲੜਾਕੂ ਜਹਾਜ ਰੱਖਿਆ ਗਿਆ ਹੈ।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 ਵਿਜਯੰਤਾ ਟੈਂਕ ਵੀ ਰੱਖਿਆ ਗਿਆ ਹੈ ਜੋ ਸੰਨ ਉੱਨੀ ਸੌ ਇਕਹੱਤਰ ਦੀ ਲੜਾਈ ਵਿੱਚ ਵਰਤਿਆ ਗਿਆ ਸੀ ਜਹਾਜ ਵਿੱਚ ਬੈਠਣ ਦੀ ਇੱਛਾ ਪੂਰੀ ਕਰਨ ਲਈ science city ਵਿੱਚ ਸਵਾਤੀ LT ਹਵਾਈ ਜਹਾਜ ਰੱਖਿਆ ਗਿਆ ਹੈ, ਇਸ ਜਹਾਜ ਪੰਜਾਬ ਸਰਕਾਰ ਨੇ ਤੋਹਫੇ ਵਜੋਂ ਦਿੱਤਾ ਗਿਆ ਹੈ, ਇਸ ਦੀ ਵਰਤੋਂ ਜਹਾਜ ਚਾਲਕਾਂ ਨੂੰ training ਦੇਣ ਲਈ ਕੀਤੀ ਜਾਂਦੀ ਹੈ।

ਕ੍ਰਿਕਟ, ਹਾਕੀ, ਬਾਸਕਟਬਾਲ ਅਤੇ ਵਾਲੀਬਾਲ ਆਦਿ ਖੇਡਾਂ ਵਿੱਚ ਕੰਮ ਕਰ ਰਹੇ ਵਿਗਿਆਨਿਕ ਨਿਯਮਾਂ ਨੂੰ ਸਮਝਾਇਆ ਗਿਆ ਹੈ railway gallery ਵਿੱਚ ਦਿੱਲੀ ਪ੍ਰਦੇਸ਼ ਦੀ, ਮੋਟਰ ਜਪਾਨ ਦੀ train ਅਤੇ ਕਾਲਕਾ ਦੀ ਸ਼ਿਮਲਾ ਰੇਲ ਦੇ ਮਾਡਲ ਕੀਤੇ ਗਏ ਹਨ। ਇਸ ਪ੍ਰਕਾਰ ਇਹ science city ਵਿਗਿਆਨਕ ਅਤੇ ਮਨੋਰੰਜਨ ਦਾ ਅਨੌਖਾ ਸੰਗਮ ਹੈ। ਤਿਉਹਾਰਾਂ ਅਤੇ ਮੇਲਿਆਂ ਉੱਤੇ ਹਰ ਦੇਸ ਵਾਸੀ ਨੂੰ ਬੜਾ ਹੁੰਦਾ ਹੈ ਕਿਉਂਕਿ ਇਹ ਦੇਸ ਦੀ ਸੱਭਿਆਚਾਰਕ ਤਸਵੀਰ ਪੇਸ ਕਰਦੇ ਹਨ ਤਿਉਹਾਰਾਂ ਵੀ ਉਸ ਖਾਸ ਦਿਨ ਨੂੰ ਕਿਹਾ ਜਾਂਦਾ ਹੈ, ਜਿਸ ਦਿਨ ਕੋਈ ਇਤਿਹਾਸਿਕ ਇਤਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ, ਤਿਉਹਾਰ ਸਾਡੇ ਜੀਵਨ ਦਾ ਅਨਿੱਖੜਤਾ ਅੰਗ ਹਨ ਜੋ ਬਹੁਤ ਚਾਅ ਅਤੇ ਖੁਸੀਆਂ ਨਾਲ ਮਨਾਏ ਜਾਂਦੇ ਹਨ, ਸਾਲ ਵਿੱਚ ਆਉਂਦੇ ਹਰ ਮਹੀਨੇ ਵਿੱਚ ਕੋਈ ਨਾ ਕੋਈ ਤਿਉਹਾਰ ਜਰੂਰ ਮਨਾਇਆ ਜਾਂਦਾ ਹੈ ਕੁੱਝ ਤਿਉਹਾਰ ਮਹਾਂ ਪੁਰਖਾਂ ਅਤੇ ਧਰਮਾਂ ਨਾਲ ਸੰਬੰਧਿਤ ਹੁੰਦੇ ਹਨ ਅਤੇ ਕੁੱਝ ਮੌਸਮ ਨਾਲ ਸੰਬੰਧਿਤ ਹੁੰਦੇ ਹਨ। ਦੁਸਹਿਰਾ, ਦੀਵਾਲੀ, ਈਦ ਗੁਰਪੁਰਬ ਅਤੇ ਕ੍ਰਿਸ਼ਮਸ ਅਜਿਹੇ ਧਾਰਮਿਕ ਤਿਉਹਾਰ ਹਨ ਜੋ ਪੂਰੇ ਦੇਸ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਨਾਏ ਜਾਂਦੇ ਹਨ, ਸਾਲ ਦੇ ਸ਼ੁਰੂ ਵਿੱਚ ਆਉਂਦੇ ਜਨਵਰੀ ਮਹੀਨੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਭਾਵ ਤੇਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ।